ਹਾਂਜੀ. ਇਸ ਚੀਜ਼ ਨੇ ਵੀ ਨਾ ਆਪਣੇ ਜਿਹੜਾ ਸਭਿਆਚਾਰ ਹੈ, ਬਹੁਤ ਵੱਡਾ ਪ੍ਰਭਾਵ ਪਇਆ ਹੈ. ਕਿਉਂਕਿ ਆਪਾਂ ਜਦੋ ਵੀ ਆਪਾਂ ਆਪਣਾ, ਆਪਣੇ ਦੇਸ਼ ਦੇ ਵਿੱਚ ਨਹੀਂ ਰਹਿੰਦੇ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਰਹਿਨੇ ਹਾਂ ਜਾਂ ਕਿਸੇ ਵੀ. ਜਗ੍ਹਾ ਤੇ ਰਹਿਨੇ ਹਾਂ ਤਾਂ ਆਪਾਂ ਨੂੰ ਉਂਵੇਂ ਦਾ ਹੀ ਬਣਨਾ ਪੈਂਦਾ ਹੈ. ਜਿਵੇਂ ਹੁਣ ਆਪਣੇ ਲੋਕ ਜਿਆਦਾ ਤਰ ਬਾਹਰ ਜਾ ਰਹੇ ਨੇ ਕਿਉਂਕਿ ਤੁਹਾਨੂੰ ਵੀ ਪਤਾ ਵੀ ਆਪਣੇ ਦੇਸ਼ ਦੇ ਵਿੱਚ ਹੁਣ.

'ਤੇ ਅਅ ਮਤਲਬ ਪੈਸੇ ਦੀ ਇੰਨੀ ਓਹ ਹੋ ਰਹੀ ਹਾ. ਕਿ ਲੋਕ ਆਪਣੇ ਦੇਸ਼ ਦੇ ਵਿਚ ਰਹਿ ਕੇ ਆਪਣੀਆਂ ਜਰੂਰਤਾ ਨੂੰ ਨਹੀਂ ਪੂਰਾ ਕਰ ਸਕਦੇ.

'ਤੇ ਓਹੀ ਓਹ ਜੋ ਸਭਿਆਚਾਰ ਜੋ ਉੱਥੇ ਹੁੰਦਾ ਕਿਉਂਕਿ ਉਨ੍ਹਾਂ ਨੇ ਰਹਿਣਾ ਉੱਥੇ ਆ 'ਤੇ ਇੱਥੇ ਕੁੱਝ ਦੇਰ ਲਈ ਆਉਣਾ ਪੰਜਾਬ ਦੇ ਵਿੱਚ.

ਹਾਂਜੀ. ਓਹੀ ਗੱਲ ਹੈ, ਆਪਣੇ ਗੁਰੂਆਂ ਬਾਰੇ ਵੀ ਨਹੀਂ ਪਤਾ ਹੈ ਬੱਚਿਆਂ ਨੂੰ ਵੀ ਕਿਹੜੇ ਸਾਡੇ ਅਅਅ ਗੁਰੂ ਸੀ ਵੀ ਕਿਵੇਂ ਉਨ੍ਹਾਂ ਨੇ ਆਪਾਂ ਨੂੰ ਆਪਣਾ ਸਾਰਾ ਧਰਮ ਆਪਾਂ ਨੂੰ ਸਭਿਆਚਾਰ ਨਾਲ ਜੋੜਿਆ. ਸਾਰਾ ਕੁਝ ਨਹੀਂ ਪਤਾ ਅੱਜ ਦੇ ਬੱਚਿਆਂ ਨੂੰ ਇਹ ਗੱਲਾਂ. ਹਾਂਜੀ. ਜਿਵੇਂ ਦੇਖੋ ਵੀ ਬਾਹਰਲੇ ਬੱਚੇ ਨੇ ਨਾ ਅਅ ਆਪਣੀ ਜਿਹੜੀ, ਆਪਣੇ ਲੋਕ ਇੱਥੋਂ ਬਾਹਰ ਜਾਂਦੇ ਨੇ ਉਨ੍ਹਾਂ ਦੇ ਅੱਗੇ ਬੱਚੇ ਪੈਦਾ ਹੁੰਦੇ ਨੇ 'ਤੇ ਬੱਚਿਆਂ ਨੂੰ. ਆਪਣੇ ਗੁਰੂਆਂ ਬਾਰੇ ਤਾਂ ਕੀ ਆਪਣੇ ਘਰਦਿਆਂ ਬਾਰੇ, ਦਾਦੇ ਪੜਦਾਦੇ, ਕਿਸੇ ਦਾ ਨਾਮ ਵਗੈਰਾ ਨਹੀਂ ਪਤਾ ਹੈਗਾ.

ਆਪਣੇ ਹੀ ਘਰ ਦੇ ਵਿੱਚ ਮਤਲਬ ਉਨ੍ਹਾਂ ਤੋਂ ਹੀ ਆਪਣਾ ਪਰਿਵਾਰ.

ਤਾਂਹੀ ਪਾਜੀ ਗੱਲ ਕੀਤਾ ਹੈ ਵੀ ਆਪਣੇ ਸਭਿਆਚਾਰ ਨੂੰ ਲੈਕੇ ਆਪਾਂ ਨੂੰ ਇਸ ਗੱਲ ਤੇ ਲੋਕਾਂ ਨੂੰ. ਚਾਹਿਦਾ ਵੀ ਆਪਾਂ, ਆਪਣੇ ਬੱਚਿਆਂ ਨੂੰ ਤਾਂ ਜਰੁਰ ਜੋੜੀਏ ਖਾਸ ਕਰਕੇ ਜਿਵੇਂ ਆਪਾਂ ਨੇ ਹੁਣ ਸਕੂਲ 'ਚ ਭੇਜਦੇ ਹਾਂ, ਬੱਚਿਆਂ ਨੂੰ ਓਦੇ ਨਾਲ-ਨਾਲ ਓਹਨੂੰ ਆਪਣੇ ਪਰਿਵਾਰ ਬਾਰੇ ਪਛੋਕੜ ਬਾਰੇ ਸਾਰਾ ਕੁੱਝ ਦਸਣਾ ਚਾਹਿਦਾ ਵੀ ਤਾਂ. ਓਹ ਕਲ੍ਹ ਨੂੰ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਨੂੰ ਜਾਂ ਕਿਸੇ ਨੂੰ ਵੀ ਸਮਝਾ ਸਕੇ ਵੀ ਆਪਾਂ ਆਪਣੇ ਪੰਜਾਬ ਦੇ ਸਭਿਆਚਾਰ ਨਾਲ ਕਿੰਨਾ ਆਪਾਂ ਨੂੰ ਵਿਰਾਸਤ 'ਚ ਕੀ-ਕੀ ਮਿਲਿਆ ਹੈ ਨਾ. ਕੀ-ਕੀ ਆਪਾਂ ਨੇ ਖੋਇਆ.

ਹਾਂਜੀ. ਦੇਖੋ ਜਿਵੇਂ ਹੁਣ ਆਪਣਾ ਇਤਿਹਾਸ ਹੈ ਆਪਣੇ ਕੋਲ ਬਹੁਤ ਵੱਡਾ ਇਤਿਹਾਸ ਹੈ, ਹੈ ਨਾ ਵੀ ਆਪਾਂ, ਜੇ ਆਪਾਂ ਯਾਦ ਕਰਿਏ ਤਾਂ ਆਪਣਾ ਪੰਜਾਬ ਕਿਸੇ time ਸੋਨੇ ਦੀ ਚਿੜੀ ਮੰਨਿਆ ਜਾਂਦਾ ਸੀ . 'ਤੇ ਹੁਣ. ਓਹ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦਸਣੀਆਂ ਚਾਹੀਦੀਆਂ ਨੇ ਕਿ ਆਪਾਂ, ਆਪਾਂ ਕੋਈ ਆਮ ਤਾਂ ਹੈਂ ਨਹੀਂ ਨਾ ਵੀ. ਬਾਕੀ ਦੇਸ਼ਾ ਦੇ ਨਾਲੋ ਆਪਣਾ ਇਤਿਹਾਸ ਹੈ ਜਿਹੜਾ, ਬਹੁਤ ਹੀ ਵਧੀਆ, ਆਪਣਾ ਸਿੱਖ ਧਰਮ ਦਾ ਇਤਿਹਾਸ ਹੈ ਜਿਹੜਾ. ਜੀ ਇਤਿਹਾਸ ਬਾਰੇ ਵੀ ਨਹੀਂ ਪਤਾ ਆਪਾਂ ਆਪਣੇ ਸਭਿਆਚਾਰ ਦੀ ਗੱਲ ਕਰਦੇ ਹਾਂ ਅੱਜਕਲ੍ਹ ਦੀ generation ਨੂੰ ਇਤਿਹਾਸ ਬਾਰੇ ਵੀ ਨਹੀਂ ਪਤਾ ਹੈਗਾ. ਇਤਿਹਾਸ ਤੋਂ ਜਿਵੇਂ ਕਿੰਨੀਆ ਕੁਰਬਾਨੀਆਂ ਹੋਇਆ ਨੇ ਆਪਣੇ ਕੋਮ 'ਚ ਆਪਣੇ ਧਰਮ ਵਿੱਚ ਓਹ ਵੀ ਬੱਚਿਆਂ ਨੂੰ ਨਹੀਂ ਪਤਾ ਉਨ੍ਹਾਂ ਨੂੰ. ਹਾਂਜੀ. ਦੇਖੋ ਪਤਾ ਕੀ ਹੈ, ਦੇਖੋ ਹੁਣ ਜਿਵੇਂ ਆਪਾਂ, ਆਪਣੇ ਇੱਥੇ ਰਹਿਨੇ ਹਾਂ ਆਪਾਂ ਪੰਜਾਬ ਦੇ ਵਿੱਚ ਹੀ ਰਹਿਨੇ ਹਾਂ ਪਰ ਆਪਾਂ ਜੋ ਵੀ ਆਪਾ ਰੋਜ ਕਰਦੇ ਹਾਂ. ਜਿਵੇਂ ਦਾ ਵੀ ਅਪਨੇ ਆਲਾ-ਦੁਵਾਲਾ ਹੁੰਦਾ ਨਾ ਆਪਾਂ ਉਂਵੇਂ ਦੇ ਹੀ ਬਣ ਚੁੱਕੇ ਹਾਂ 'ਤੇ ਆਪਣੇ ਜਿੰਨੇ ਵੀ ਆਪਣੇ. movies ਵਗੈਰਾ ਵੀ ਆਉਂਦਿਆ ਨੇ.

ਇਸ ਕਰਕੇ ਆਪਾਂ ਹੁਣ ਦੇਖੋ, ਜਿਹੜਾ youth ਹੈ, ਓਹ movies ਨੂੰ ਜਾਂ singers ਨੂੰ follow ਕਰਦਾ.

ਓਹ ਸਾਰੇ western ਨੂੰ ਹੀ ਪਹਿਲ ਦੇ ਰਹੇ ਨੇ ਕਿਉਂਕਿ western culture 'ਤੇ ਹੀ ਸਾਰੀ movies ਆ ਰਹਿਆਂ ਨੇ. ਜਾਂ song videos ਵਗੈਰਾ ਸਾਰਿਆਂ ਓਹ ਸਾਰਿਆਂ western culture 'ਤੇ ਹੀ ਬਣਦੀਆਂ ਨੇ 'ਤੇ ਜਦੋਂ ਉਨ੍ਹਾਂ ਨੇ western culture ਆਪਣਾ ਲਿਆ. 'ਤੇ ਆਪਣੇ youth ਨੇ ਕੀ ਕਰਨਾ? ਆਪਣੇ youth ਨੇ ਉਨ੍ਹਾਂ ਨੂੰ follow ਕਰਨਾ 'ਤੇ youth follow ਕਰਦਾ 'ਤੇ ਆਪਣਾ ਸਭਿਆਚਾਰ ਆਪਣੇ ਆਪ ਹੀ ਪਿੱਛੇ ਜਾ ਰਿਹਾ ਜੀ. youth ਤੋਂ ਹੀ youth ਹੀ ਸਭ ਤੋ ਵੱਡਾ ਕਾਰਣ ਹੈ, ਸਭਿਆਚਾਰ ਨੂੰ ਓਹ ਹੀ ਯਾਦ ਰਖਦਾ ਹੈ, ਓਹ ਹੀ ਭੁਲਾ ਸਕਦਾ ਹੈ ਨਾ, ਜਿਵੇਂ ਤੁਸੀਂ ਗੱਲ ਕਰ ਰਹੇ ਹੋ movies 'ਤੇ singer ਦੀ ਉਨ੍ਹਾਂ ਨੂੰ. TRP ਇਸ ਚੀਜ਼ ਦੀ ਮਿਲਦੀ ਹੈ, ਜਿੰਨੂੰ western culture ਦਿਖਾਣਗੇ ਅੱਜਕਲ੍ਹ ਦਾ youth ਹੋ ਚੁੱਕਿਆ ਹੈ ਓਹ ਆਪੇ ਇਤਿਹਾਸ ਨੂੰ ਖ਼ੁਦ ਹੀ ਨਹੀਂ ਦੇਖਣਾ ਚਾਹੁੰਦਾ ਹੈਗਾ.

ਓਹੀ ਗੱਲ ਕਰ ਰਹੇ ਆਪਾਂ, ਅਅ ਆਪਣਾ youth ਹੀ ਹੋ ਚੁੱਕਿਆ ਓਹ ਆਪਣੇ ਹੀ ਇਤਿਹਾਸ ਨੂੰ ਖ਼ੁਦ ਹੀ ਨਹੀਂ ਦੇਖਣਾ ਚਾਹੁੰਦਾ. ਓਹ ਪਹਿਲਾਂ ਤੁਸੀਂ ਦੇਖੋ ਪਹਿਰਾਵੇ ਤੇ ਹੀ ਲਾਓ. ਪਹਿਲਾਂ ਆਪਣੇ ਬਜੁਰਗ ਹੁੰਦੇ ਸੀ ਆਪਣੇ ਸੂਟ, ਚੁੰਨੀ, ਚਾਦਰੇ, ਆਪਣੇ ਬਜੁਰਗ ਹੁੰਦੇ ਸੀ ਹੈ ਨਾਂ. ਕੁਰਤੇ ਪਾਉਂਦੇ ਹੁੰਦੇ ਸੀ. ਅੱਜਕਲ੍ਹ ਤੁਸੀਂ ਦੇਖੋ ਪਹਿਰਾਵੇ ਵਿੱਚ ਹੀ ਦੇਖਲੋ ਕਿੰਨਾ change ਆ ਗਿਆ.

ਸਾਰਾ ਖੁੱਲਾ-ਡੁੱਲਾ ਸੀ ਨਾ 'ਤੇ ਅੱਜਕਲ੍ਹ shorts ਦਾ ਜਮਾਨਾ ਆ ਗਿਆ ਵੀ ਜਿਆਦਾ ਤਰ ਲੋਕ shorts ਕੁੜੀਆ ਪਾਉਣ ਲਗੀਆਂ.

ਨੇ ਵੀ ਸਭਿਆਚਾਰ ਦਾ ਪਤਾ ਨਹੀਂ ਹੈ ਗਾ, ਵੀ ਆਪਾਂ ਕਿਸ ਸਭਿਆਚਾਰ ਨਾਲ ਆਪਣਾ ਪਹਿਰਾਵਾ ਜਿਹੜਾ ਸੀ ਓਹ ਸਭ ਤੋਂ ਵਧੀਆ ਪਹਿਰਾਵਾ ਤੇ ਆਪਾਂ shorts ਵਗੈਰਾ ਪਾਉਣ ਲੱਗ ਗਏ ਹੈ ਨਾਂ jeans ਵਗੈਰਾ. 'ਤੇ ਜੋ ਕੀ ਆਪਣੇ ਦੇਸ਼ ਦਾ ਪਹਿਰਾਵਾ ਨਹੀਂ ਹੈਗਾ . ਅਅ ਇਹਦਾ ਵੀ ਵੱਡਾ ਕਾਰਣ social media ਹੈ, ਜਦੋ ਦਾ social media ਜਿਆਦਾ ਹੋਂਦ 'ਚ ਆਇਆ ਨਾ ਓਹਦਾ ਹਰ ਇੱਕ ਜਵਾਕ ਇਹੀ. ਕਰਨਾ ਹੁੰਦਾ ਵੀ phone ਦੋ phone ਨੂੰ ਦੇਖ ਕੇ ਉਨੂੰ ਚਲਣਾ, ਜਿਵੇਂ ਓਨ੍ਨੇ ਪਹਿਰਾਵਾ ਕਰਨਾ, ਆਪਣੇ ਖਾਣ-ਪੀਣ ਦੀਆਂ ਆਪਣੇ ਦੋਸਤ ਵੀ ਖੁਦ ਚੁਣਦਾ. ਇਸੇ ਕਰਕੇ ਨਾ ਓਹਨੂੰ ਆਪਣੇ ਆਲੇ-ਦੁਆਲੇ ਤੋਂ ਕੋਈ ਓਹ ਨਹੀਂ ਹੈਗਾ. ਆਪਣੇ phone ਤੱਕ ਮਤਲਬ ਰਿਹ ਗਿਆ ਅੱਜਕਲ੍ਹ.

ਦਾ ਵੀ ਬਹੁਤ ਵੱਡਾ ਕਾਰਣ ਹੈ, ਆਪਣੇ ਇਤਿਹਾਸ. ਨੂੰ ਭੁਲਾਨ ਦਾ ਹੈ ਨਾ ਜਿਵੇਂ. ਹਾਂਜੀ. ਸਾਰਾ ਕੁਝ ਹੀ ਜਿਨ੍ਹੀ technology ਆਈ ਹੈ ਨਾ, 'ਤੇ ਜਿੱਥੇ ਇਨ੍ਹਾਂ ਦੇ ਫਾਇਦੇ ਨੇ 'ਤੇ ਉੱਥੇ ਇਨ੍ਹਾਂ ਦੇ. ਉਸ ਤੋ ਵੱਧ ਕੇ ਨੁਕਸਾਨ ਵੀ ਨੇ ਵੀ ਜਿਵੇਂ ਵੀ ਆਪਾਂ ਉਨ੍ਹਾਂ ਨੂੰ ਹੁਣ ਦੇਖੋ phone ਦੇ ਫਾਇਦੇ ਵੀ ਬਹੁਤ ਨੇ ਪਰ ਇਹਦੇ ਨਵੀਂ generation ਲਈ ਨੁਕਸਾਨ ਵੀ ਬਹੁਤ ਨੇ. ਨੁਕਸਾਨ ਦੀ ਗੱਲ ਕਰ ਰਿਹਾ ਵੀ. ਦੇਖੋ ਜਿਵੇਂ ਪਹਿਲਾਂ ਲੋਕਾਂ ਨੂੰ ਚਾਅ ਹੁੰਦਾ ਸੀ ਮਿਲਣ ਦਾ. ਹੁਣ ਓਹ ਚਾਅ ਖਤਮ ਹੁੰਦਾ ਜਾ ਰਿਹਾ. ਲੋਕ ਆਪਣੇ. ਜਿੰਨੂੰ ਵੀ ਜਿਦੇ ਨਾਲ ਵੀ ਗੱਲ ਹੈ. minute ਵਿੱਚ ਹੀ number dial ਕਰਕੇ call ਕਰ ਲੈਂਦੇ ਉਨ੍ਹਾਂ ਨੂੰ ਹਾਲ-ਚਾਲ ਪੁੱਛਿਆ, ਚਲੋ ਜੀ ਮਿਲਣਾ-ਮਿਲਾਨਾ ਤਾਂ ਅੱਜਕਲ੍ਹ. ਨਹੀਂ ਰਿਹਾ ਹੈਗਾ. ਨਾ ਅੱਜਕਲ੍ਹ ਲੋਕਾਂ ਨੂੰ ਤਿਉਹਾਰਾਂ ਦਾ ਕੋਈ ਵੀ ਚਾਅ ਹੁੰਦਾ ਨਾ ਕਿਸੇ ਉਨ੍ਹਾਂ ਨੂੰ ਹੁੰਦਾ ਵੀ ਆਪਣੀ ਜਿੰਦਗੀ ਵਿੱਚ ਜਿਊਣ, ਬਸ ਆਪਣੀ ਜਿੰਦਗੀ ਤੱਕ ਮਤਲਬ ਰਿਹ ਗਿਆ ਲੋਕਾਂ ਦਾ. ਹਾਂਜੀ. ਬਿਲਕੁਲ ਜੀ 'ਤੇ ਚਲੋ. ਦੇਖਦੇ ਹਾਂ ਬਾਕੀ ਕੀ ਬਣਦਾ ਦੁਨਿਆ ਦਾ. ਹਾਂਜੀ. ਹਾਂਜੀ. ਬਸ ਮੈਂ ਦੋ ਕੁ ਦਿਨਾਂ ਤੱਕ ਵਾਪਿਸ ਆਉਣਾ. ਅਅ ਤੁਹਾਨੰ ਮੈਂ ਉੱਥੇ ਆ ਕੇ ਤੁਹਾਨੂੰ call ਕਰਾਂਗਾ. ਤੁਸੀਂ ਮੇਨੂੰ ਸ਼ਹਿਰ ਘੁਮਾ ਕੇ ਲਿਆਇਓ . ਆ ਕੇ ਫਿਰ ਆਪਾਂ ਥੋੜੀ ਵਿਸਥਾਰ ਵਿਚ ਗੱਲ ਕਰਾਂਗੇ ਇਸ topic 'ਤੇ. ਹਾਂਜੀ, ਹਾਂਜੀ. ਬਿਲਕੁਲ ਜੀ ਜਰੁਰ ਜੀ. ਆਪਾਂ ਕਿਸੇ ਹੋਰ ਨੂੰ ਤਾਂ ਚਲੋ ਜਾਗਰੂਕ ਨਹੀਂ ਕਰਦੇ ਆਪਾਂ ਆਪਣੇ ਖੁਦ ਦੇ ਘਰਦਿਆਂ ਨੂੰ ਤਾਂ ਹੈ ਨਾ. ਆਪਾ ਬੱਚਿਆ ਨੂੰ ਛੋਟੇ ਜੋ ਕਿ ਆਪਣੇ ਘਰ ਵਿੱਚ ਹੁੰਦੇ ਆ ਉਨ੍ਹਾਂ ਨੂੰ ਇਸ ਚੀਜ਼ ਬਾਰੇ ਜਰੁਰ. ਦੱਸਾਂਗੇ ਵੀ ਆਪਾਂ ਨੂੰ ਆਪਣਾ ਇਤਿਹਾਸ ਯਾਦ ਰਖਣਾ ਚਾਹਿਦਾ. ਹਾਂਜੀ. ਪਹਿਲਾਂ ਆਪਾਂ ਆਪਣੇ ਆਪ ਨੂੰ ਜਾਗਰੂਕ ਕਰਾਂਗੇ ਹੈ ਨਾ, ਫਿਰ ਆਪਾਂ ਤੋਂ ਹੀ ਆਪਣੇ ਘਰਦੇ, ਘਰਦਿਆਂ ਤੋ ਆਪਣੀ society, society ਤੋਂ ਸਾਰਾ ਸਮਾਜ ਤੇ ਇਸ ਨਾਲ ਹੀ ਆਪਣਾ ਜਿਹੜਾ ਕੁੱਝ ਸੁਧਾਰ ਹੋ ਸਕਦਾ ਹੈ ਜੀ. ਹਾਂਜੀ, ਚਲੋ ਬਾਈ ਜੀ ਠੀਕ ਹੈ. ਮੈਂ ਤੁਹਾਨੂੰ call ਕਰਦਾ ਪਰਸੋੰ ਨੂੰ ਆਪਾਂ ਮਿਲਦੇ ਆ ਸ਼ਹਿਰ.

bye ਜੀ bye.

ਜੀ madam

ਮੈਂ amazon ਤੋਂ ਬੋਲ ਰਿਹਾ ਸੀਗਾ ਤੁਹਾਡੀ ਕਿ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਹਾਂਜੀ sir ਮੈਂ ਨਾ ਤੁਹਾਡੇ amazon ਤੋਂ ਇੱਕ ਕੱਪਾਂ ਦਾ set ਮੰਗਵਾਇਆ ਸੀ ਜਿਹਦੇ ਚ ਦੋ ਕੱਪ ਟੁੱਟੇ ਹੋਏ ਨਿਕਲੇ ਨੇ ਤੇ sir ਮੈਂ ਉਸ ਕੱਪਾਂ ਦੇ set ਨੂੰ recording ਕਰਕੇ ਖੋਲਿਆ ਹੈ ਅਹ parcel ਖੋਲਣ ਵੇਲੇ ਮੈਂ ਉਹਦੀ recording ਕੀਤੀ ਸੀ ਤੇ ਛੇ ਕੱਪ ਵਿੱਚੋ ਦੋ ਕੱਪ ਇੱਕ ਉੱਪਰੋਂ ਥੋੜਾ ਜਾ ਭੁਰਿਆ ਹੋਇਆ ਐ or ਇੱਕ ਇਚ ਪੂਰੀ line ਪਈ ਹੋਈ ਐ ਤੇ sir ਮੈਂ ਨਾ ਇਹ parcel exchange ਕਰਵਾਨਾ ਹੈ ਉਹਦੇ ਵਾਸਤੇ ਮੈਂ ਕਿ ਕਰ ਸਕਦੀ ਹਾਂ ਮੈਂ ਮਾਫ਼ੀ ਚਾਹੁੰਦਾ ਹਾਂ ਤੁਹਾਨੂੰ parcel ਜੋ ਹੈ damage ਮਿਲਿਆ ਹੈਗਾ ਵੈਸੇ ਇੰਝ ਤਾਂ ਹੁੰਦਾ ਨੀ ਸਾਡਾ delivery man ਬਹੁਤ ਚੱਜ ਦੇ ਨਾਲ ਪਹੁੰਚਾਉਂਦਾ ਐ ਲੇਕਿਨ ਬਾਰਿਸ਼ ਦਾ ਮੋਸਮ ਚੱਲਦਾ ਪਿਆ ਤਾਂ ਕਰਕੇ ਇੱਕ ਵਾਰੀ ਹੋ ਸਕਦਾ ਐ ਕਿ parcel ਵਿੱਚ ਕੁੱਝ damage ਆ ਗਿਆ ਹੋਵੇ ਤੇ ਤੁਸੀਂ ਜੋ ਹੈ ਉਹਦਾ code ਹੈਗਾ ਉਹਦੇ ਵਿੱਚ tag ਲੱਗਿਆ ਹੋਇਆ ਉਹਨੂੰ photo ਖਿੱਚ ਕੇ ਤੇ ਉਸ number ਤੇ ਜੋ ਤੁਸੀਂ ਸਾਨੂੰ ਭੇਜ ਸਕਦੇ ਹੈਗੇ ਓ

ਅਸੀਂ ਉਹਨੂੰ ਬਦਲਵਾਨ ਦੋ ਕੋਸ਼ਿਸ਼ ਕਰਾਂਗੇ ਅਹ sir ਮੈਂ ਇਹ ਕਹਿ ਰਹੀ ਹਾਂ ਕਿ ਜਦੋਂ ਮੈਂ parcel ਖੋਲ ਰੀ ਸੀ ਮੈਂ parcel ਖੋਲਦੇ ਹੋਏ ਉਹਦੀ recording ਕੀਤੀ ਐ sir ਕਿਉਂਕਿ ਐ ਮੇਰੇ ਨਾਲ ਪਹਿਲੇ ਵੀ ਹੋ ਚੁੱਕਿਆ ਕਿ ਮੇਰੇ ਕੋਲ parcel ਨਿਕਲਿਆ ਉਹ breakage ਸੀ ਉਹ ਤੁਹਾਡੀ ਤਰਫ਼ ਤੋਂ ਐ ਕਿਹਾ ਗਿਆ ਸੀ ਕਿ madam ਉਹ parcel ਤੁਹਾਡੇ ਕੋਲੋ ਹੀ ਟੁੱਟਿਆ ਹੋਏਗਾ ਕਿਉਂਕਿ ਸਾਡੇ ਕੋਲੋ ਨਹੀਂ ਹੁੰਦਾ ਲੇਕਿਨ ਐ ਜਦੋਂ ਤੋਂ ਮੈਨੂੰ ਨਵੇਂ parcel ਮਿਲਦੇ ਐ ਮੈਂ ਉਸਦੀ ਖੋਲਦੇ ਹੋਏ recording ਕਰ ਲੈਨੀ ਹਾਂ ਤੇ ਅਗਰ ਤੁਸੀਂ ਜਿਹੜਾ ਮੈਨੂੰ ਕਹਿ ਰਹੇ ਹੋ ਮੈਂ photo click ਕਰਕੇ ਤੁਹਾਨੂੰ ਭੇਜਾ ਤੇ ਮੈਂ ਉਸਦੀ recording ਹੀ ਤੁਹਾਨੂੰ ਉਸ number ਤੇ send ਕਰ ਸਕਦੀ ਹਾਂ ਆਹੋ recording ਵੀ ਭੇਜ ਦੋ ਤੁਸੀਂ ਤੇ ਨਾਲੇ ਉਹਦਾ tag ਵਿੱਚ ਵੀ ਜੋ number ਹੈਗਾ ਉਹ ਵੀ

ਤੇ ਤੁਹਾਨੂੰ ਜੋ ਹੈ ਨਵਾਂ set ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਅੱਛਾ sir ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਇਸ ਅਹ photo or recording ਕਿਸ number ਜਾਂ ਕਿਸ link ਤੇ e mail id ਤੇ send ਕਰ ਸਕਦੀ ਆ ਸਾਡੇ ਜੋ ਹੈ NET ਤੇ ਦੇਖਲੋ e mail id ਸਾਡੀ ਜੋ ਹੈ amazon ਦੀ ਜਿਹੜੀ ਵੀ ਹੈ ਉਹਦੇ ਚ ਤੁਸੀਂ ਭੇਜ ਸਕਦੇ ਹੈਗੇ ਓ okay ਤੇ sir ਅਹ ਤੁਸੀਂ ਮੇਰੀ ਇੱਥੋਂ request ਪਾ ਸਕਦੇ ਓ exchange ਕਰਨ ਵਾਸਤੇ order ਦੀ ਜੀ ਮੈਂ ਤੁਹਾਨੂੰ ਸਮਝਦਿਆ request ਪਾ ਪਾ ਦਵਾਂਗਾ or ਤੁਹਾਡੀ ਜੋ ਹੈ change ਹੋ ਜਾਏਗਾ ਕੱਲ ਹੀ ਆਦਮੀ ਨੂੰ ਭੇਜਦਾ ਹੈਗਾ ਤੁਹਾਡੇ ਕੋਲ ਤੇ ਉਹ ਤੁਹਾਡੇ ਕੋਲ ਲੈ ਜਾਏਗਾ tag ਪੂਰਾ number ਨੋਟ ਕਰਲੇਗਾ ਤੇ ਤੁਹਾਨੂੰ ਜੋ ਹੈ ਤਿੰਨ ਚਾਰ ਦਿਨ ਵਿੱਚ ਮੁੜ ਜਾਏਗਾ ਵਾਪਸੀ ਨਵਾਂ set okay sir ਤੇ sir please ਤੁਸੀਂ ਮੇਰੀ request ਪਾਦੋ ਮੈਂ ਪਾ ਦਿੰਦਾ ਤੁਹਾਡੀ request ਹੋਰ ਹੋਰ ਕੋਈ ਸੇਵਾ ਹੋਵੇ ਤਾਂ ਦੱਸੋ ਤੁਸੀਂ ਆਹ ਨਹੀਂ sir ਤੁਸੀਂ request ਵਾਸਤੇ ਕੋਈ ਨਾਮ phone number note ਨਹੀਂ ਕਰਦੇ sir ਨਹੀਂ tag ਵਿੱਚ number ਜਿਹੜਾ ਹੁੰਦਾ ਹੈਗਾ ਉਹੀ ਓ ਹੁੰਦਾ ਸਾਡਾ ਉਹਦੇ ਵਿੱਚ ਹੀ ਤੁਹਾਡੀ ਸਾਰੀ detail ਹੁੰਦੀ ਹੈਗੀ ਐ customer ਦੀ ਪੂਰੀ detail ਉਹਦੇ ਵਿੱਚ ਹੀ ਹੁੰਦੀ ਐ front number ਵਿੱਚ ਤੇ ਉਹਦੇ ਨਾਲ ਹੀ ਸਾਡੀ ਜੋ ਹੈ ਅੱਗੇ ਦਾ process ਹੁੰਦਾ ਹੈਗਾ okay ਅੱਛਾ ਇਹਦਾ ਮਤਲਬ ਇਹ ਕਿ ਜੋ ਤੁਸੀਂ ਮੈਨੂੰ link amazon ਦਾ ਤੁਹਾਡਾ e mail id ਹੈ

ਤੁਸੀਂ ਉਸ ਤੋਂ ਹੀ ਮੇਰੀ ਸਾਰੀ detail ਖੋਲ ਲਓਗੇ

ਤੇ ਤੁਹਾਡਾ ਜਿਹੜਾ delivery man ਐ ਉਹ ਮੇਰੇ ਕੋਲ two to four days ਦੇ ਵਿੱਚ ਆਜੇਗਾ ਹਾਂ ਉਹਨੂੰ ਕੋਸ਼ਿਸ਼ ਕਰਾਂਗਾ two to four days ਤੁਹਾਡੇ ਕੋਲ ਪਹੁੰਚ ਜਾਏ ਤੁਹਾਡੇ ਕੋਲ ਜੋ time ਐ ਤੁਸੀਂ decide ਕੀਤਾ two to four ਦੇ ਵਿੱਚ ਹੀ ਪਹੁੰਚੇਗਾ ਤੁਹਾਡੇ ਕੋਲ ਤੇ ਤੁਸੀਂ ਉਹਨੂੰ ਸਮਾਨ ਦੇ ਦੇਣਾ tag ਦੀ photo ਰੱਖ ਲੇਣਾ ਤੁਸੀਂ ਆਪਨੇ ਕੋਲ ਤੇ ਉਹ ਆਪਣੇ ਆਪ check ਕਰਲੇਗਾ

or sir ਪਰ ਮੈਨੂੰ actually ਇਹ ਕੱਲ ਹੀ ਕਿਸੀ ਨੂੰ gift ਕਰਨਾ ਸੀ ਤੇ ਇਸ ਹਿਸਾਬ ਨਾਲ ਮੇਰੇ ਕੋਲ ਪੰਜ ਦਿਨ ਲੈਕੇ ਚੱਲਾ ਤੁਹਾਡੇ delivery man ਦੇਆਣ ਆ ਕੇ ਮੇਰਾ product ਲੈਕੇ ਜਾਣ ਦੇ ਬਾਅਦ ਨਵਾਂ product ਆਣ ਦੇ ਬਾਅਦ ਪੂਰਾ five days ਦਾ process ਲੈਕੇ ਚੱਲ ਰਹੇ ਹੋ ਤੇ ਕੁੱਝ ਤੇ time ਤੇ ਲੱਗਦਾ ਆਉਣ ਨੂੰ ਆਦਮੀ ਦੇ ਆਣ ਜਾਨ ਦੇ ਵਿੱਚ ਤੇ ਨਵਾਂ set ਪਹੁੰਚਾਨ ਦੇ ਵਿੱਚ time ਤੇ ਲੱਗੇਗਾ ਤਿੰਨ ਚਾਰ ਤਿੰਨ ਚਾਰ ਦਿਨ ਤੇ ਲੱਗ ਹੀ ਜਾਣਗੇ ਨਹੀਂ sir actually ਨਾ ਮੈਂ ਕਿਸੀ ਨੂੰ ਨਾ gift ਕਰਨਾ ਸੀ ਤੇ ਉਸਦੇ ਲੀਏ ਮੈਂ ਇਹ product ਮੰਗਵਾਇਆ or product ਇਸ ਤਰ੍ਹਾਂ ਟੁੱਟਿਆ ਹੋਇਆ ਨਿਕਲਿਆ ਵੇ ਤੇ ਮੈਂ ਚਾਹਨੀ ਹਾਂ ਕਿ ਤੁਸੀਂ ਨਾ ਮੇਰਾ product ਜਾਂ ਮੇਰੇ ਪੈਸੇ refund ਕਰ ਦੋ product ਮੈਂ refund ਕਰਵਾਨਾ ਚਾਹੁੰਦੀ ਹਾਂ ਉਹਦਾ ਕਿ process ਐ

ਅਗਰ product ਤੁਹਾਨੂੰ ਚਾਹੀਦਾ ਤਾਂ product ਤੁਹਾਨੂੰ ਮਿਲ ਜਾਏਗਾ ਹੋਰ ਕੋਈ ਚੀਜ ਚਾਹੀਦੀ ਹੈ ਤਾਂ ਉਹਦੇ ਬਦਲੇ ਹੋਰ ਕੋਈ ਚੀਜ ਕੋਈ ਦੂਸਰੀ ਚੀਜ ਵੀ ਮਿਲ ਜਾਏਗੀ

ਨਹੀਂ sir ਤੁਹਾਡੀ ਗੱਲ ਤੇ ਠੀਕ ਐ ਕਿ ਮੈਂ ਉਸਦੇ ਬਦਲੇ ਕੋਈ ਹੋਰ product ਲੈ ਲਵਾ ਜਾਂ ਫਿਰ ਮੈਨੂੰ product ਮਿਲ ਜੇਗਾ ਲੇਕਿਨ sir ਮੈਨੂੰ ਕੱਲ ਹੀ ਉਹ product ਚਾਹੀਦਾ ਸੀ ਤੇਰੇ ਮੇਰੇ ਕੋਲ ਇੰਨਾ time ਨਹੀਂ ਹੈ ਉਸਦਾ five days process ਵਿੱਚ ਮੈਂ wait ਨਹੀਂ ਕਰ ਸਕਦੀ ਤੇ ਤੁਸੀਂ please ਮੇਰੀ request product refund ਕਰਨ ਦੀ ਡਾਲ ਦੋ ਠੀਕ ਐ ਤੁਹਾਡੀ product refund ਕਰਨਾ ਚਾਹੁੰਦੇ ਹੋ ਤੇ refund ਹੋ ਜਾਏਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐ ਤੇ ਆਦਮੀ ਆਏਗਾ ਤੁਹਾਡੇ ਕੋਲ ਕੱਲ ਹੀ ਭੇਜਦਾ ਮੈਂ ਤੁਹਾਡੇ ਕੋਲ ਆਦਮੀ ਤੁਸੀਂ ਉਹਨੂੰ ਦੇ ਦੋ product ਤੇ ਉਹ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਕੋਲ ਪਰਸੋ ਤੱਕ ਤੁਹਾਡੇ ਪੈਸੇ ਤੁਹਾਡੇ amount ਵਿੱਚ ਤੁਹਾਡੇ ਖਾਤੇ ਵਿੱਚ ਪਹੁੰਚ ਜਾਣਗੇ okay sir ਮੈਨੂੰ ਇੱਕ ਗੱਲ ਹੋਰ ਦੱਸੋ ਜਿਹੜੇ ਮੇਰੇ ਅਹ payment ਏ ਉਹ ਮੈਂ cash on delivery ਕੀਤੀ ਸੀ ਤੇ ਉਹ ਤੁਹਾਡੇ ਅਹ ਜਿਹੜਾ ਤੁਹਾਡਾ delivery man ਸੀ ਉਹਨੂੰ ਹੀ ਦਿੱਤੇ ਸੀ ਤੇ ਹੁਣ ਉਸਦਾ process ਕਿ ਐ ਤੁਸੀਂ ਮੈਨੂੰ cash on hand ਕਰੋਗੇ ਜਾਂ online payment ਮੇਰੇ ਅਮ online pay ਕਰੋਗੇ online ਹੀ ਸਾਡੇ ਕੋਲ payment ਹੁੰਦਾ ਹੈ ਹੁਣ ਉਹ delivery man ਤਾਂ ਪੈਸੇ ਲੈਕੇ ਆਏਗਾ ਨਹੀਂ ਤੁਹਾਡੇ ਕੋਲ ਉਹ ਤੇ ਕੇਵਲ parcel ਹੀ ਲੈਕੇ ਜਾਏਗਾ ਤੇ ਤੁਸੀਂ ਆਪਣਾ ਜੋ ਹੈ ਜੋ ਵੀ ਆਪਣਾ phone number ਤੁਸੀਂ ਆਪਣਾ ਮੇਰੇ ਕੋਲ ਦਿਓਗੇ phone ਤੇ ਤੁਹਾਨੂੰ pay ਕਰ ਦਾਂਗੇ ਤੁਸੀਂ account ਭੇਜੋਗੇ ਤਾਂ account ਚ ਭੇਜ ਦਾਂਗੇ ਤੁਹਾਡੇ ਕੋਲ ਪੈਸੇ ਅਹ ਤੇ sir ਜਦੋਂ ਮੇਰੇ ਕੋਲ parcel ਲੈਜੇਗਾ ਤੇ ਉਸਦੀ ਮੈਨੂੰ ਕੋਈ receipt ਦੇਗਾ ਕਿ ਜਿਸ ਤੋਂ ਮੈਨੂੰ ਇਹ clear ਹੋ ਜੇ ਕਿ ਮੇਰਾ parcel ਅ ਚੱਲਾ ਗਿਆ or ਮੈਨੂੰ ਉਸਦੀ payment ਮਿਲ ਜਾਏਗੀ ਉਹ ਤੁਹਾਨੂੰ ਇੱਕ receipt ਦਏਗਾ number ਦਏਗਾ ਤੁਸੀਂ ਉਹਨੂੰ ਸੰਭਾਲ ਕੇ ਰੱਖੋ ਕੋਈ enquiry ਕਰਨੀ ਹੋਏ ਤਾਂ ਤੁਸੀਂ ਉਸਦੇ ਉੱਤੇ enquiry ਸਾਡੇ ਕੋਲ ਕਰ ਸਕਦੇ ਹੈਗੇ ਓ

ਠੀਕ ਐ ਮੈਂ ਤੁਹਾਡੀ complaint ਕਰ ਲੀਤੀ ਹੈਗੀ ਐ ਤੁਸੀਂ ਉਹਨੂੰ parcel ਦੇ ਦੇਣਾ ਤੇ ਤੁਹਾਡੇ ਪੈਸੇ ਜੋ ਹੈ ਜੋ ਵੀ number ਦਿਓਗੇ ਉਹਦੇ ਤੇ ਪਹੁੰਚ ਜਾਣਗੇ sir ਮੇਰਾ address note ਕਰ ਲਿੰਦੇ ਤਾਂਕਿ ਮੈਨੂੰ surety ਹੋ ਜੇ ਕਿ ਮੇਰਾ ਸਹੀ address ਤੇ ਆ ਕੇ ਮੇਰਾ parcel ਲੈਜੇਗਾ parcel ਤੇ ਤੁਹਾਡਾ ਜਿਹੜਾ ਹੈ ਉਹ ਪਹੁੰਚਾਣਗੇ ਉਹ ਤੇ address ਤੇ ਉਹਦੇ ਚ ਲਿੱਖਿਆ ਈ ਐ parcel ਵਿੱਚ ਤੁਹਡੇ ਉਹੀ ਓ address ਹੈ ਨਾ

ਹਾਂ parcel ਤੇ ਉਹੀਓ ਜਿਹੜਾ address ਹੈ ਨਾ address ਤੇ ਤਾਂ ਉਸੀ ਤੇ ਪਹੁੰਚ ਜਾਏਗਾ ਨਾ ਤੁਹਾਡਾ

ਤੇ ਆਏਗਾ ਤਾਂ ਉਸੀ address ਤੇ ਜਿਹੜਾ ਐ

ਅਹ sir ਤੁਹਾਡਾ ਜਿਹੜਾ delivery man ਆਏਗਾ ਉਹ ਮੈਨੂੰ call ਕਰੇਗਾ ਜਾਂ ਫੇਰ ਸਿੱਧਾ ਈ ਉਸ ਤਰੀਕ ਤੇ ਪਹੁੰਚ ਜਾਏਗਾ ਘਰ ਮੈਂ ਇਸ ਲਈ ਚਾਹ ਰਹੀ ਹਾਂ ਕਿ ਅਗਰ ਮੈਂ ਘਰ ਨਾ ਹੋਵਾਂ

ਠੀਕ ਐ ਮੈਂ ਉਹਨੂੰ ਤੁਹਾਡਾ number ਦੇਦਾਂਗਾ ਤੇ ਉਹ ਤੁਹਾਨੂੰ call ਕਰਕੇ ਜਾਏਗਾ ਕਿਸ time ਤੁਸੀਂ ਚਾਹੁੰਦੇ ਹੋ ਕਿ ਕਿਸ time ਆਏ ਉਹ ਤੁਹਾਡੇ ਕੋਲ sir ਅਗਰ ਉਹ ਸਵੇਰੇ ਆ ਜਾਂਦਾ ਗਿਆਰਾ ਵਜੇ ਤੱਕ ਤਾਂ ਬਹੁਤ well better ਐ ਕਿਉਂਕਿ ਉਸ ਤੋਂ ਬਾਅਦ ਮੈਂ ਘਰ ਥੋੜਾ ਜਾ ਮਿਲਣਾ ਮੁਸ਼ਕਿਲ ਹੋ ਜਾਂਦਾ ਠੀਕ ਐ ਮੈਂ ਉਹਨੂੰ ਕਹਿ ਦਵਾਂਗਾ delivery man ਨੂੰ ਕਿ ਤੁਹਾਡੇ ਕੋਲ ਸਾਡੇ ਦਸ ਗਿਆਰਾ ਵਜੇ ਤੱਕ ਪਹੁੰਚ ਜਾਏ ਠੀਕ ਐ sir ਥੋਡਾ ਮਦਦ ਕਰਨ ਲਈ ਬਹੁਤ ਬਹੁਤ ਧੰਨਵਾਦ thank you sir

ਬਾਥੂ ਦੇ ਲੱਡੂ ਤਾਂ ready mate ਹੀ ਮਿਲ ਜਾਂਦੇ ਨੇ ਮੈਂਨੇ ਘਰ ਕਦੀ ਨੀ ਬਣਾਏ

ਹਮ ਤੇ ਕ੍ਰਿਸ਼ਨ ਜੀ ਦਾ ਜਨਮਦਿਨ ਬਹੁਤ ਵਧੀਆ ਮਨਾਇਆ ਜਾਂਦਾ ਹੈ ਮੇਰੇ ਘਰ ਕਦੇ ਆਇਓ ਮੈਂ ਲੱਡੂ ਗੋਪਾਲ ਦਿਖਾਵਾਂ ਆਪਣੇ ਮਤਲਬ

ਅੰਦਰੋ ਸਜ਼ਾ ਸਜ਼ਾ ਸਜਾਂਦੇ ਆ ਅਸੀਂ ਬਹੁਤ ਚੰਗੀ ਤਰ੍ਹਾਂ ਨਵੇ ਕੱਪੜੇ ਪਾਉਂਦੇ ਆ ਉਹਨਾ ਦੇ ਸਾਰਾ ਸਮਾਨ ਸ਼ਿੰਗਾਰ ਦਾ ਨਵਾਂ ਲਿਆਉਣੇ ਆ ਫ਼ੇਰ ਉਹਨੂੰ ਝੁੱਲੇ ਚ ਬਿਠਾ ਝੁੱਲੇ ਚ ਬਿਠਾ ਕੇ ਝੁੱਲੇ ਚ ਬਿਠਾਨੇ ਆ ਦੇਖਲੋ ਉਹਨੂੰ ਜਦ ਤੱਕ ਉਹਦੀ ਛੱਟੀ ਨੀ ਹੁੰਦੀ

ਹਾਂ ਸਾਰੇ ਮੰਦਰਾਂ ਚ ਰੋਣਕ ਲੱਗਦੀ ਹੈ ਬਹੁਤ ਰੋਣਕ ਮੇਲਾ ਰਾਤ ਦੇ ਬਾਰਾਂ ਵਜੇ ਤੱਕ ਰੋਣਕ ਚੱਲੀ ਜਾਂਦੀ ਹੈ ਜਦ ਤੱਕ ਉਹਦਾ ਜਮਨਦਿਨ ਨੀ ਹੁੰਦਾ

ਬਥੇਰੇ ਰੋਣਕ ਲਾਨੇ ਹਾਂ ਬਹੁਤ ਜਿਆਦਾ ਮਤਲਬ ਮੇਲਾ ਮੁਲਾ ਵੀ ਕੋਈ ਭਰਦਾ

ਸਤਸੰਗ ਵਗੈਰਾ ਹੁੰਦੇ ਐ

ਜਾਗਰਣ ਵਿੱਚ ਆਪਾਂ ਉਹਨਾ ਨੂੰ ਜਾਗਰਣ ਕਹਿ ਦਿੰਦੇ ਆ ਇਹਨਾ ਨੂੰ ਸਤਸੰਗ ਹੀ ਕਹਿੰਦੇ ਆ

ਹਾਂ ਹੋਲੀ ਵੀ ਬੜੀ ਧੂਮ ਧਾਮ ਨਾਲ ਮਨਾਉਂਦੇ ਆ ਇਹ ਵਰਿੰਦਾਵਣ ਚ ਤਾਂ ਬਹੁਤ ਜਿਆਦਾ ਹੋਲੀ ਹੋਲੀ ਵਗੈਰਾ ਬਹੁਤ ਉਮ ਮੰਨਾਉਂਦੇ ਐ

ਲੱਠ ਹੋਲੀ ਹੁੰਦੀ ਆ ਇੱਕ ਉਹ ਕਹਿੰਦੇ ਇੱਕ ਨਾ ਮਤਲਬ ਆਦਮੀ ਐਨ ਤਿਆਰ ਤੁਆਰ ਹੋ ਕੇ ਉੱਪਰ ਨਾ ਲੋਹੇ ਦਾ ਸਿਰ ਉੱਪਰ ਰੱਖ ਕੇ ਨਾ ਜਨਾਨੀਆਂ ਸੋਟੇ ਨਲ ਕੁੱਟਦੀਆਂ ਉਹਨਾ ਨੂੰ ਡੰਡੇ ਨਾਲ